mam collage ਦੇ ਵਿੱਚ ਵੀ add on course ਹੈ ਕੀ ਬੱਚੇ collage ਦੀ study ਦੇ ਨਾਲ ਨਾਲ ਆਪਣਾ ਇਹ ਵਾਲਾ subject ਵੀ continue ਰੱਖ ਸਕਦੇ ਨੇ ਹਾਂਜੀ ਹਾਂਜੀ mam ਬੱਚੇ ਰੱਖ ਆਕੜੇ ਨੇ ਕਿਉ mam

ਤੇ ਹੁਣ ਆਪਾਂ practical ਬੱਚਿਆਂ ਨੂੰ ਕਰਵਾ ਰਹੇ ਹਾਂ ਠੀਕ ਹੈ mam ਕਈ girls ਏਵੇਂ ਨੇ ਜਿਹੜੇ ਸਕੂਲ ਤੋਂ ਕਰਕੇ ਘਰ ਜਾ ਕਿ ਕਰ ਰਹੇ ਨੇ

ਲੱਗੇ ਹੋਏ ਨੇ ਬੱਚੇ ਉੱਥੋਂ ਵੀ ਸਿੱਖ ਕੇ ਆ ਰਹੇ ਨੇ ਉਹੀ mam practical ਇੱਥੇ ਆ ਕਿ ਕਰ ਰਹੇ ਨੇ ਆਪਣੇ ਕੋਲੋ ਸਿੱਖ ਕਿ ਜਾ ਰਹੇ ਨੇ ਤੇ ਉਹ ਬੱਚੇ practical ਘ ਜਾ ਕੇ ਕਰ ਰਹੇ ਨੇ

mam ਕਈ ਕੁੜੀਆਂ ਤਾਂ ਨਾ ਏਵੇਂ ਦੇ students ਨੇ ਮੇਰੇ ਪਹਿਲਾਂ ਵਾਲੇ ਕੀ ਮਤਲਬ ਉਹਨਾਂ ਨੇ ਜਿਵੇਂ ah study complete ਕੀਤੀ plus two

ਜਿਵੇਂ ah ਉਹੀ ਥੋਨੂ ਜਿਹੜੀ ਗੱਲ ਮੈਂ ਪਹਿਲਾਂ ਦੱਸੀ ਮਤਲਬ ਘਰ ਦੇ allow ਨੀ ਕਰਦੇ ਕੀ ਤੂੰ

ਪਿੰਡ ਤੋਂ ਨਿਕਲੋ mam ਸ਼ਹਿਰ ਜਾਓ ਕੁਛ mam

ਬਹੁਤ ਹੀ ਏਵੇਂ ਦੀ problem face ਕਰਨੀਆ ਪੈਂਦੀਆਂ ਨੇ ਕੁੜੀਆਂ ਨੂੰ ਤੇ ਉਹਨਾਂ ਨੇ ਕੀ ਕੀਤਾ mam ਮਤਲਬ ਥੋੜਾ ਜਾ ਮਤਲਬ ah ਸਮਾਨ ਲਿਆ ਕੇ ਜਿਵੇਂ ਸ਼ੁਰੂ ਕਰ ਲਿਆ ਘਰੇ ਸ਼ੁਰੂ ਕਰ ਲਿਆ

ah ਹੋਲੀ ਹੋਲੀ ਹੋਲੀ ਹੋਲੀ ਮਤਲਬ ਉਹਨਾਂ ਦਾ ਇੱਕ name ਬਣ ਗਿਆ ਤੇ mam ਉਹ ਮਤਲਬ

ਕੀ ਹੈ ਮਤਲਬ ah ਆਪਣਾ ਕੰਮ ਘਰੇ ਹੀ ਸ਼ੁਰੂ ਕਰ ਲਿਆ ਤੇ mam ਉਹ ਮਹੀਨੇ ਦਾ mam ਤਿੰਨ ਤੋਂ ਪੰਜ ਛੇ ਹਜ਼ਾਰ ਰੁਪਏ mam ਕੁੜੀਆਂ earn ਕਰਦੀਆਂ ਨੇ ਤੇ mam ਨਾਲ ਨਾਲ ਹੋਰ ਦੇਖੋ ਕੀ ਮਤਲਬ ਜਿਵੇਂ study ਵੀ ਨੀ

ਜਿਹੜੇ ਪੈਸੇ ਉਹਨਾਂ ਨੇ earn ਕੀਤੇ ਆਪਣੀ ਕਮਾਈ ਤੇ ਮਤਲਬ ਆਪਣਾ business ਵੀ ਨਾਲ ਨਾਲ start ਕਰਤਾ

ਕੁੜੀਆਂ ਵਾਸਤੇ ਕੀ mam ਕੁੜੀਆਂ ਨੂੰ ਅੱਗੇ ਜਾ ਕਿ ਭਟਕਨਾ ਨੀ ਪੈਂਦਾ ਕਿ ਹੈ ਅਸੀਂ ਕੀ ਕਰਾਂਗੇ ਕੁਛ ਨੀ ਕਰਾਂਗੇ ਸਾਡੇ ਅੰਦਰ ਤਾਂ ਗੁਣ ਹੀ ਨਹੀ ਹੈ ਕੋਈ skill ਹੀ ਨਹੀ ਹੈ

ਕੁੜੀਆਂ ਵਾਸਤੇ ਆਉਣ ਵਾਸਤੇ time ਆਉਣ ਵਾਲੇ time ਵਾਸਤੇ ਬਹੁਤ ਹੀ ਵਧੀਆ mam ਦੇਖੋ ਆਉਣ ਵਾਲਾ time ਜਿਹੜਾ skill ਦਾ ਹੈ

ਹਾਂਜੀ ਹਾਂਜੀ mam ਹੁਣ plus two ਦੀਆਂ girls ਨੇ ਉਹਨਾਂ ਨੂੰ mam ਇਹ tension ਆ ਬੀ ਹਾਏ ਅਸੀਂ ਚਲ ਜਾਣਾ ਸਕੂਲ ਤੋਂ ਅਸੀਂ ਫ਼ੇਰ ਆਉਣਾ ਹੀ ਨਹੀ ਸਕੂਲ ਵੀ ਬੱਚੇ ਦੇਖੋ ਕਿਹ ਰਹੇ ਨੇ mam ਅਸੀਂ ਜੋ ਨਹੀ ਸਿੱਖਿਆ ਸੀ ਉਹ ਸਿੱਖਣਾ

ਕੰਮ ਕਰਦੇ ਆ ਜੋ ਕਰਦੇ ਹਾਂ ਆਪਾਂ ਸਕੂਲ ਚ ਬਹੁਤ

plus two ਦੇ mam ਬਹੁਤ ਜਿਆਦਾ interest ਲੈ ਕੇ ਕੰਮ ਕਰਦੇ ਨੇ

ਜਿਵੇਂ practical ਹੋਇਆ plus two ਦਾ ਤੇ ਬੱਚਿਆਂ ਨੇ mam ਦੇਖੋ point ਦਸ ਮਿੰਟ ਚੀ ਸਾਰਾ ਕੰਮ ਕਰਤਾ ਕੋਈ hairstyle ਹੈ ਕੁਛ ਵੀ ਹੈ ਬਣਾ ਰਹੇ ਨੇ ਬਹੁਤ ਅੱਛੇ ਨਾਲ ਬੱਚੇ ਕਰ ਰਹੇ ਨੇ mam

ਗੱਲ mam main ਮਤਲਬ ਬੱਚਿਆਂ ਦੇ interest ਦੀ ਹੈ

interest ਹ ਬੱਚੇ ਦਾ ਬਣ ਜਾਂਦਾ ਤੇ ਫ਼ੇਰ mam ਉਹਨੂੰ ਅੱਗੇ ਜਾ ਕਿ ਮਤਲਬ ਭਟਕਨਾ ਨੀ ਪੈਂਦਾ ਕੀ ਕਰੀਏ ਕਿੱਥੇ ਜਾਈਏ ਤੇ mam ਉਹਨਾਂ ਦਾ main motive ਹੀ ਇਸ line ਤੇ ਆਪਣੀ line ਤੇ ਉਤੇ ਹੁੰਦਾ focus ਹੁੰਦਾ ਕੀ ਹਾਏ ਅਸੀਂ ਤਾਂ beauty line ਨੂੰ ਅੱਗੇ ਲੈਕੇ ਜਾਣਾ ਅਸੀਂ ਤਾਂ ਤਾਹੀ ਤਾਂ mam ਉਹ

ਇਹ subject ਜਰੁਰ add ਕਰਵਾਉਂਦੇ ਨੇ ਕੀ mam ਕਈ ਵਾਰੀ ਬੱਚੇ suggestion ਲੈਣ ਆਉਂਦੇ mam ਅਸੀਂ ah ਕੀ ਕਰੀਏ mam ਅੱਗੇ ਜਾ ਕਿ

ਕੀ ਉਹਨਾਂ ਨੂੰ ਥੋੜਾ ਜਾ ਉਹਨਾਂ ਦਾ aware ਵੀ ਕਰਦੇ ਆ ਇਸ ਆਪਣੇ ਆਪਣੇ ਓਪਿਕ ਨੂੰ ਲਈ ਕੇ ਕੀ ਹਾਂਜੀ ਤੁਸੀਂ ਚਾਰ ਸਾਲਾਂ ਦਾ ਬੱਚੇ complete ਕੀਤਾ ਹੋਇਆ ਕੀ ਤੁਸੀਂ interested ਹੋ ਬੱਚੇ further ਇਹਨਾਂ ਨੂੰ ਇਹਨੂੰ ਲੈਕੇ ਚੱਲੋ study ਦੇ ਨਾਲ ਨਾਲ ਜੇ ਤੁਸੀਂ graduation ਕਰਨੀ ਹੈ ਤੇ mam rework ਵੀ ਨਾਲ ਆਇਆ ਹੋਇਆ graduation ਦੇ ਨਾਲ

ਅਸੀਂ plus two plus two ਕੀਤੀ mam ਅਸੀਂ ਅੱਗੇ graduation ਨਹੀ ਕਰਨੀ ਅਸੀਂ ਅੱਗੇ ਸਿਰਫ ਕੱਲਾ mam beauty ਦਾ ਹੀ course ਕਰਨਾ ਸਾਨੂੰ ਉਹਦੇ ਬਾਰੇ explain ਕਰੋ

ਇਹ ਵੀ explain ਕਰ ਸਕਦੇ ਹਾਂ ਕੀ ਤੁਸੀਂ plus two ਤੋਂ ਬਾਅਦ ਕੋਈ ਵੱਡੀ professional academy join ਕਰ ਲਓ

advance diploma ਯਾ diploma one year ਦਾ complete ਕਰ ਸਕਦੇ ਹੋ

ਹਾਂਜੀ ਹਾਂਜੀ mam ਬਹੁਤ ਵਧੀਆ ਹੈ ਦੇਖੋ mam ਜਿਵੇਂ ਹੁਣ ਬੱਚੇ ਕੋਈ makeup artist ਬਣਨਾ ਚਾਹੁੰਦੇ ਨੇ

ਕੀ ਬੱਚੇ ਹੁਣ ਕੁਛ ਤਾਂ mam ਏਵੇਂ ਦੇ ਬੱਚੇ ਨੇ ਵੀ ਜਿਹੜੇ ਕਿਹ ਰਹੇ ਨੇ ਵੀ ਅਸੀਂ ਕਰਨਾ ਹੈ ਇਸ ਚੀਜ਼ ਨੂੰ beauty ਵਾਲੀ line ਚ

ਹਾਂਜੀ ਇਹ ਤਾਂ face ਕਰਨਾ ਪੈਂਦਾ

ਉਹ parents ਆਉਂਦੇ ਨੇ ਕੀ mam ah ਮਤਲਬ ਅਸੀਂ ਸਾਨੂੰ ਇਹ line ਨਹੀ but ਸਾਡਾ ਬੱਚਾ ਅੱਗੇ ਤੇ mam ਤਾਂ ਵੀ ਅਸੀਂ ਉਹ parents ਨੂੰ ਵੀ ਸ੍ਮ੍ਝਾਉਣੇ ਹਾਂ ਕੀ ਆਵੇ ਦਾ ਕੋਈ ਨਹੀ ਹੈ ਸਗੋਂ ਤੁਸੀਂ ਬੱਚੇ ਦਾ interest ਦੇਖੋ ਜਿੱਥੇ ਵੀ ਤੁਹਾਡੇ ਬੇਟੇ ਦਾ ਜਾਂ ਬੇਟੀ ਦਾ interest ਹੈ ਤੁਸੀਂ ਬੱਚਿਆਂ ਨੂੰ ਉਹ line choose ਕਰਵਾਓ ਹੁਣ ਤਾਂ ਵੇਖੋਂ ਆਪਾ ਆਪਾ skin hair makeup head to toe ਸਭ ਕੁਛ ਕਰਵਾਉਣੇ ਹਾਂ

ਕਿ ਜਾ ਕਿ ਬੱਚੇ ਨੂੰ ਬੱਚੇ ਨੂੰ ਸਿਰਫ ਇੱਕ ਦੋ ਹੀ line ਚ interest ਹੁੰਦਾ ਯਾ ਕਿਸੀ ਨੂੰ makeup ਦੇ ਵਿੱਚ ਹੋਏਗਾ ਯਾ ਕਿਸੀ ਨੂੰ

ਤੇ mam further ਉਹ ਇਹੀ ਕਹੇਗਾ ਕੀ mam ਮੈਂ ਤਾਂ mam makeup ਦਾ ਹੀ course ਕਰਨਾ ਕੱਲਾ makeup ਦਾ ਹੀ course ਕਰਨਾ ਤੇ ਆਪਾਂ ਉਹਨਾਂ ਨੂੰ ਇਹ suggestion ਦੇ ਸਕਦੇ ਹਾਂ ਠੀਕ ਹੈ ਤੂੰ ਮਤਲਬ ਕੋਈ ਗੱਲ ਨੀ ਜੇ ਤੁਸੀਂ ਆਪਣੇ ਕੋਲ score level complete ਕਿਤੇ ਹੋਏ ਆ after plus two ਬੱਚੇ ਇਕ ਆਪਣਾ makeup ਦਾ ਛੋਟਾ ਜਾ course ਲੈ ਲਾ five six month ਦਾ advance mam ਇਹ ਵੀ ਆਪਾਂ ਬੱਚੇ ਨੂੰ aware ਕਰ ਸਕਦੇ ਹਾਂ

ਆਪਾਂ ਬੱਚਿਆਂ ਨੂੰ ਜਿਹੜੇ ਛੋਟੇ ਛੋਟੇ course ਹੁੰਦੇ ਨੇ mam ਬੱਚਿਆਂ ਨੂੰ academies ਚ ਹੁੰਦੇ ਨੇ ਜਿਵੇਂ ah one month ਦੇ three month ਦੇ six

ਦਾ hair ਦਾ makeup ਦਾ ਹਨਾ ਤੇ mam

ਕਰ ਸਕਦੇ ਹਾਂ ਕਿ ਬੱਚੇ ਤੁਸੀਂ ਜੇ ਕੁਛ ਵੀ ਮਤਲਬ ਸਾਰਾ ਨਹੀ level ਲੇਣਾ ਮਤਲਬ ਪੂਰਾ diploma ਨਹੀ ਕਰ ਸਕਦੇ ਤੁਸੀਂ ਇੱਕ ਛੋਟਾ course ਲੈਲੋ

ਹਾਂਜੀ ਹਾਂਜੀ mam mam ਬਹੁਤ ਨੇ girls ਮੇਰੇ ਕੋਲ ਨੇ girls mam ਉਹ mam ਜਿਆਦਾ makeup ਦਾ ਹੀ interest ਕਰ ਰਹੇ ਨੇ

ਹਾਂਜੀ mam plus two ਦੀਆਂ girls ਦਾ makeup ਚ ਬਹੁਤ interest ਹੈਤੇ mam ਉਹ

ਲੇਕੇ mam ਇਸ ਚੀਜ਼ ਨੂੰ ਗੋਰ ਨਾਲ ਦੇਖਦੀਆਂ ਨੇ ਸਿੱਖਦੀਆਂ ਨੇ but ਫ਼ੇਰ ਉਹਨੂੰ ਹੀ mam practical ਖੁਦ ਕਰਕੇ ਵੀ ਦੇਖਦੀਆਂ ਨੇ

ਬਹੁਤ interest ਇਸ ਚੀਜ਼ ਚ ਬੱਚਿਆਂ ਦਾ ਬੱਚੇ ਕਰਦੇ ਵੀ ਬਹੁਤ ਅੱਛਾ ਨੇ

ਬੱਚੇ ਕਰ ਵੀ ਰਹੇ ਨੇ practical ਉਸ ਚੀਜ਼ ਨੂੰ

ਆ ਰਿਹਾ ਹੈ ਕਿ ਨਹੀ ਆ ਰਿਹਾ ਬੱਚੇ ਨੂੰ ਕੁਛ ਨਹੀ mam ਪਤਾ ਲੱਗ ਰਿਹਾ ਬੱਚੇ ਉਸ ਚੀਜ਼ ਨੂੰ ਬਾਰ ਬਾਰ ਪੁੱਛ ਰਹੇ ਨੇ mam ਇਸ ਕਾ ਕਿਆ ਨਾਮ ਹੈ ਇਸਕੋ ਕੈਸੇ use ਕਰਨਾ ਹੈ ਬਹੁਤ ਅੱਛਾ ਕਰ ਰਹੇ ਨੇ mam

nail artist ਹੋਗੀ manicurist pedicurist ਆਪਣਾ ਆਪਣਾ ਨਾ interest ਦੀ ਗੱਲ ਹੈ ਬੱਚਿਆਂ ਦੇ ਮਤਲਬ ਕੀ

ਸਾਰਾ ਉਹਨਾ ਨੇ course ਆਪਾਂ ਸਭ ਬੱਚਿਆਂ ਸਭ ਕੁਛ ਸਭ ਕੁਛ ਕਰਵਾਉਣੇ ਹਾਂ practically skin hair makeup

ਬੱਚਿਆਂ ਦੀ line ਜਿਵੇਂ ਇੱਕ ਦੋ ਵਿੱਚ interested ਹੁੰਦਾ ਤੇ ਆਪਾਂ ਛੋਟੇ ਛੋਟੇ course ਨੇ ਆਪਾਂ ਇਹ ਵੀ ਬੱਚਿਆਂ ਨੂੰ suggest ਕਰ ਸਕਦੇ ਹਾਂ ਕੀ ਤੁਸੀਂ ਬੱਚਿਓ ਆਹ ਵਾਲਾ course ਲੈਲੋ skin ਦੇ ਵਿੱਚ ਹੈ ਤਾਂ ਤੁਸੀਂ skin ਦਾ ਲੈਲੋ ਹਾਂ mam ਆਪਾਂ ਉਹਨਾਂ ਨੂੰ ਇਹ suggest ਕਰ ਸਕਦੇ ਹਾਂ ਕੀ ਤੁਸੀਂ ਦਾ ਵੀ

fast makeup ਹੋਗਿਆ ਯਾ ah skin ਦਾ ਉਹ ਵੀ ਤੁਸੀਂ ਆਪਣੇ ਵਾਸਤੇ choose ਕਰ ਸਕਦੇ ਹੋ ਮੈਂ ਗੱਲ mam ਬੱਚਿਆਂ ਦੇ interest ਦੀ ਹੈ ਵੀ study ਦੇ ਨਾਲ ਨਾਲ ਆਪਣੇ ਹੀ project ਨੂੰ ਅੱਗੇ ਲੈਕੇ ਜਾਣਾ ਹਾ

aware ਹ ਕਹਿਨੇ ਹਾਂ ਜਿਸ ਚੀਜ਼ ਨੂੰ ਆਪ ਅੱਗੇ ਵੀ ਲੈਕੇ ਜਾਓ plus two ਤੋਂ ਬਾਅਦ ਅਗਰ mam ਬੱਚੇ ਜਾ ਵੀ ਰਹੇ ਨੇ ਬੱਚੇ ਫ਼ੇਰ ਵੀ ਇਸ ਚੀਜ਼ ਨੂੰ ਸਿੱਖ ਰਹੇ ਨੇ

ਇਹਨੂੰ ਆਪਣੇ ਨਾਲ ਹੀ ਰੱਖਣਾ ਵੀ ਕਰਨਾ ਹੈ ਬੱਚੇ mam ਬਾਅਦ ਵਿੱਚ salon ਵਗੇਰਾ ਤੇ beauty ਵਗੇਰਾ ਤੇ

ਬਾਅਦ mam ਉਹਨਾਂ ਨੂੰ ਕਿਸੇ salon ਚ ਅਗਰ ਉਹਨਾਂ ਨੇ apply ਕੀਤਾ ਤੇ mam ਕਈ ਬੱਚੇ ਨੂੰ mam directly salon ਚ ਵੀ job ਕਰਦੇ ਪਏ ਨੇ

ਤੇ mam ਜੋ ਬਚੇ ਇਸ ਚੀਜ਼ ਨੂੰ interest ਲੇਕੇ ਕਰ ਰਹੇ ਨੇ ਬਹੁਤ girls ਨੇ mam ਏਵੇਂ ਦੇ ਜਿਹੜੇ ਕਿਹ ਰਹੇ ਨੇ ਵੀ ਅਸੀਂ ਇਸ ਚੀਜ਼ ਨੂੰ ਕਰਨਾ but ਉਹਨਾਂ ਦੇ parents allow ਨਹੀ ਕਰ ਰਹੇ mam ਸਾਨੂੰ permission ਲੇਕੇ ਦਿਓ mam ਅਸੀਂ

ਇਹ mam ਇਹ mam genuine ਜੀ ਮਤਲਬ ਇਹ ah ਹਰ ਜਗ੍ਹਾ ਇਹ ਮਤਲਬ ਕੀ parents ਦੀ allow ਨੀ ਕਰਦੇ ਮਤਲਬ ਦੁਰ ਨੀ ਜਾਣਾ ਕਈ ਤਾਂ mam ਆਪਣੇ ਏਵੇਂ ਦੀਆਂ ਕੁੜੀਆਂ ਹੁੰਦੀਆਂ ਨੇ ਮਤਲਬ ਜਿਵੇਂ interest ਹੈ ਪਰ mam ਦੁਰ ਕਰਕੇ ਉਹਨਾਂ ਕੋਲ

ਹੋਰ ਕਿਵੇਂ ਵਧੀਆ ਕੀ ਕਰਦੇ ਸੀ ਬੱਸ ਆਪਾਂ ਆਪਣੀ job ਤੇ

ਸਾਡਾ NGO ਹੈ ਬਸੀ ਪਠਾਣਾ ਚ ਮੇਹਰ ਬਾਬਾ charitable trust

ਉੱਥੇ ਤੁਸੀਂ ਕਾਹਦੀ job ਕਰਦੇ ਹੋ ਉੱਥੇ ਮੇਰੀ ਮਤਲਬ ਕੇ ਫੁਲਕਾਰੀ ਸਾਡੇ ਕਢਵਾਉਦੇ ਹਾਂ ਮੈਂ ਉੱਥੇ job ਕਰਦੀ ਹਾਂ ਮਤਲਬ ਕੇ ਬੱਚਿਆਂ ਨੂੰ ਸਾਰਾ ਕੁੱਝ ਲਿਆ ਕੇ ਦੇਣਾ

ਤੇ ਮੇਰਾ marketing ਦਾ ਕੰਮ ਹੈ ਜਿਵੇਂ ਜਿਵੇਂ exhibition ਤੇ ਜਾਣਾ

ਹੁਣ ਮੈਂ ਵੀ ਸੋਚਦੀ ਤਾਂ ਪਈ ਸੀ ਵੀ ਮਤਲਬ ਹੁਣ ਮੈਂ ਸਕੂਲ ਦੇ free ਸੀਗੀ ਮੈਂ ਸਕੂਲ plus two ਕਰਲੀ ਸੀ ਉਸ ਤੇ ਬਾਅਦ ਮੈਂ BA ਵੀ ਕਰਲੀ collage ਵੀ ਲੱਗ ਗਈ

ਵੀ ਲੱਗਾ ਕਿੱਥੇ ਹਨਾ ਵੀ ਸਿੱਖਾ ਕੀ ਹਨਾ ਤੇ ਕੁੱਝ ਅਲੱਗ ਜਾ ਸਿੱਖਣ ਨੂੰ ਹੋਵੇ ਅੱਜਕਲ ਤਾਂ ਤੁਹਾਡੇ ਸਾਹਮਣੇ ਜੇ ਦੇਖਿਆ ਜਾਵੇ ਤਾਂ stitching ਦਾ ਬਹੁਤ ਰੇਟ ਚੱਲਦਾ ਪਿਆ parlor ਦਾ ਵੀ ਹੋਗਿਆ ਮੈਂ ਇਹ ਸੋਚਦੀ ਪਈ ਹਾਂ ਕੀ ਸਿੱਖਾ ਕੀ or ਸਿੱਖਾ ਕਿੱਥੇ ਹਨਾ ਵੀ ਜਿੱਥੇ ਆਪਣਾ ਘਰ ਦਾ ਮਾਹੋਲ ਵੀ ਹੋਵੇ ਕੀ ਆਪਾਂ ਨੂੰ ਕੁੱਝ ਅਲੱਗ ਜਾ ਨਾ feel ਹੋਵੇ

ਹਾਂਜੀ ਸਾਡੇ ਇੱਥੇ ਸਾਰੇ course ਨੇ ਜਿਵੇਂ ਫੁਲਕਾਰੀ ਲਾਲੋ ਫੁਲਕਾਰੀ ਦਾ ਹੋਗਿਆ painting ਦਾ ਹੋਗਿਆ stitching ਦਾ ਹੋਗਿਆ ਤੇ ਮਸ਼ੀਨੀ ਕਢਾਈ parlor ਇਹ ਸਾਰੇ ਸਾਡੇ ਇੱਕ computer ਦਾ ਵੀ course ਹੈ

ਅੱਛਾ ਥੋੜਾ NGO ਕਿੰਨੇ ਵਜੇ ਖੁੱਲਦਾ ਸਵੇਰੇ ਸਵੇਰੇ ਸਾਢੇ ਨੋ ਵਜੇ ਤੋਂ ਸਾਢੇ ਚਾਰ ਵਜੇ ਤੱਕ ਅੱਛਿਆ ਫ਼ੇਰ ਅਸੀਂ ਕਿਸੀ ਵੀ time ਆ ਸਕਦੇ ਹਾਂ ਸਾਢੇ ਨੋ ਤੋਂ ਲੇਕੇ ਸਾਢੇ ਚਾਰ ਦੇ ਵਿੱਚ ਸਾਢੇ ਨੋ ਤੋਂ ਲੈਕੇ ਤੁਸੀਂ ਇੱਕ ਵਜੇ ਤੋਂ ਪਹਿਲੇ ਪਹਿਲੇ ਆ ਸਕਦੇ ਹਾਂ ਫ਼ੇਰ lunch time ਹ ਜਾਂਦਾ ਦੋ ਵਜੇ ਤੱਕ ਤੇ ਦੋ ਵਜੇ ਤੋਂ ਬਾਅਦ ਸਾਢੇ ਚਾਰ ਵਜੇ ਤੱਕ ਅੱਛਿਆ ਹੁਣ ਜਿਵੇਂ ਤੁਸੀਂ ਮੈਨੂੰ ਦੱਸਿਆ ਵੀ ਕਿਆ ਕਹਿਨੇ ਹਾਂ ਇੱਕ ਵਜੇ ਤੋਂ ਪਹਿਲਾਂ ਪਹਿਲਾਂ ਆਈਏ ਥੋਡੀ NGO ਚ ਅਸੀਂ ਥੋਡੇ ਉੱਥੇ ਕਿਆ ਕਹਿਨੇ ਆਂ stitching ਦਾ course ਕਰਨਾ ਉਹ course ਥੋਡੇ ਕਿਸੇ ਕਿਸ ਹਿਸਾਬ ਨਾਲ ਕਰਵਾਇਆ ਜਾਂਦਾ ਤੇ ਉਹਦੇ ਵਿੱਚ ਕਹਿੜੇ ਕਹਿੜੇ proof ਲੱਗੇ ਜਾਂਦੇ ਨੇ ਤੇ ਉਹਦੀ ਕਿਆ payment ਲੈਂਦੇ ਨੇ ਮੈਨੂੰ ਦੱਸਿਓ please ਦੇਖੋ ਸਾਡੇ ਇੱਥੇ ਮਤਲਬ ਕੋਈ ਵੀ course ਕਰਨਾ ਹੋਵੇ free ਸਿਖਾਇਆ ਜਾਂਦਾ ਜਦੋਂ ਆਪਾਂ ਆਉਣਾ ਮਤਲਬ ਕੇ

NBTC ਦਾ ਹੀ part ਹੈ ਮਤਲਬ ਉਹਨੂੰ BTC ਕਿਹਾ ਜਾਂਦਾ ਤੇ ਉੱਥੇ teacher ਬੈਠਦੇ ਆ ਤੇ ਉਹਨਾ ਕੋਲ ਜਾਣਾ ਪੈਂਦਾ ਫ਼ੇਰ ਉਹ ਥੋਨੂੰ proof ਦੱਸ ਦੇਣਗੇ ਇੱਕ ਤਾਂ ਮੇਰਾ ਖਿਆਲ ਆਧਾਰ card ਹੁੰਦਾ

ਆਧਾਰ card ਤੇ ਨਾਲ ਦੋ ਸੋ ਰੁਪਇਆ ਤੇ certificate ਜੋ ਵੀ ਤੁਸੀਂ ਮਤਲਬ ਜਿੰਨਾ ਕ ਪੜ੍ਹਿਆ ਹੋਇਆ ਉਹਦੇ certificate ਦੀ ਫੋਟੋਕਾਪੀ ਹੋਜੇਗੀ ਤੇ ਨਾਲ ਦੋ ਸੋ ਰੁਪਿਆ ਨਾਲ ਲੇਕੇ ਆਜੋ ਤੇ ਜਿਸ ਚੀਜ਼ ਤੁਸੀਂ admission ਲੈਣੀ ਹੈ ਉਹ ਤੁਹਾਨੂੰ ਦੇ ਦੇਣਗੇ ਠੀਕ ਆ ਹੁਣ ਜਿਵੇਂ ਹੁਣ ਤੁਸੀਂ ਨੇ ਮੈਨੂੰ ਦੱਸਿਆ ਵੀ ਪਹਿਲਾਂ ਆਧਾਰ card ਹੋਗਿਆ ਦੋ ਫੋਟੋਆਂ ਹੋਗੀਆਂ